ਜਿਵੇਂ ਸਿੱਖੀ ਦੇ ਵਿੱਚ ਲਾਵਾਂ ਕਰਵਾਈਆਂ ਜਾਂਦੀਆਂ ਨੇ ਨਾ ਉਹ ਬਾਰਹ ਵੱਜੇ

ਹਾਂ ਜਿਹੜੇ ਹਿੰਦੂ ਧਰਮ ਦੇ ਨੇ ਜਿਹੜੇ ਉਹਨਾ ਦੇ ਵਿੱਚ ਜਿਵੇਂ ਫੇਰੇ ਹੁੰਦੇ ਨੇ

ਫੇਰੇ ਹੁੰਦੇ ਨਹੀਂ ਮੈਂ ਆਪਨੇ ਹਜੇ ਤੱਕ ਫੇਰੇ ਹੁੰਦੇ ਨੇ

ਮੈਨੂੰ ਮਤਲਬ ਜੋ ਮੈਂ ਮੈਨੇ ਦੋਨੋ ਵਿਆਹ ਦੇਖੇ ਨੇ ਲਾਵਾਂ ਵਾਲਾ ਵੀ ਤੇ ਫੇਰੇ ਵਾਲਾ ਵੀ ਜੋ ਮੈਂ absorb ਕੀਤਾ ਹੈਗਾ ਉਹਦੇ ਵਿੱਚ ਜਿਹੜੀਆਂ ਲਾਵਾਂ ਹੁੰਦੀਆਂ ਨੇ ਉਹ ਲਾਵਾਂ ਜਿਹੜੀਆਂ ਨੇ ਸਹਿਜੇ ਸਹਿਜੇ ਮਤਲਬ ਅੱਠ ਦੱਸ ਰਿਸ਼ਤੇਦਰ ਗਏ ਗੁਰਦਵਾਰਾ ਸਾਹਿਬ ਦੇ ਵਿੱਚ ਉੱਥੇ ਉਹਨਾ ਨੇ ਉਹ ਲਾਵਾਂ ਪੜੀਆਂ ਤੇ ਮਤਲਬ ਉਹਨਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੱਗੇ ਰਹੇ ਗੁਰਦਵਾਰੇ ਸਾਹਿਬ ਵਿੱਚ ਉਹਦੇ ਆਲੇ ਦਵਾਲੇ ਗੇੜੇ ਕੱਡੇ ਤੇ ਫੇਰ ਸਮਾਪਤੀ ਹੋ ਗਈ ਵਿਆਹ ਸੰਪੰਨ ਹੋ ਗਿਆ ਉੱਥੇ ਜੈਅ ਮਾਲਾ ਵੀ ਪੈ ਗਈ ਉੱਥੇ ਵਿਆਹ ਪੂਰਨ ਹੋ ਗਿਆ ਤੇ ਜਿਹੜੇ ਇਹਦੇ ਵਿੱਚ ਨੇ ਇਹ ਦੋ ਟਾਈ ਤਿੰਨ ਘੰਟੇ ਮਾਮੂਲੀ ਗੱਲ ਹੈ ਜਿਹੜੇ ਕਿ ਹਿੰਦੂ ਧਰਮ ਦੇ ਫੇਰੇ ਹੁੰਦੇ ਨੇ

ਸਾਹਮਣੇ ਬਿਠਾ ਦਿੱਤਾ ਜਾਂਦਾ husband wife ਨੂੰ ਜਿਹੜੇ ਕੀ ਉਹ ਲਾੜਾ ਲਾੜੀ ਹੁੰਦੇ ਨੇ ਉਹਨਾ ਨੂੰ ਬਿਠਾ ਲੀਤਾ ਜਾਂਦਾ ਹੈ ਤੇ ਨਾਲ ਨਾਲ ਹੀ ਸਾਈਡਾ ਤੇ ਆਪਨੇ ਸਾਰੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਕੁੱਝ ਖਾਸ ਰਿਸ਼ਤੇਦਾਰ ਹੁੰਦੇ ਨੇ ਉਹ ਵੀ ਬੈਠ ਜਾਂਦੇ ਨੇ ਫੇਰ ਉਹ

ਕਰਦੇ ਨੇ ਹਨਾ ਉਹ ਸਮਗਰੀ ਉਹ ਟੀ ਜਿਹੜੀ ਹੁੰਦੀ ਹੈ ਉਹ ਵਿੱਚ ਪਾਂਦੇ ਹੈਗੇ ਨੇ ਉਹਦੇ ਜਿਹੜੀ ਉਹ ਅਗਨੀ ਜਲਦੀ ਹੁੰਦੀ ਹੈਗੀ ਹੈ ਹਵਨ ਕੁੰਡ ਦੇ ਵਿੱਚ

ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਕੀ ਕਰਦੇ ਨੇ ਜਿਹੜੇ ਪੰਡਿਤ ਜੀ ਹੁੰਦੇ ਨੇ ਉਹ ਉਹਨਾ ਨੂੰ ਕੁੱਝ ਸ਼ਰਤਾਂ ਦੱਸਦੇ ਨੇ ਬੀ after marriage ਆਪਨੇ ਆਪਣੀ ਬੀਵੀ ਕੀ ਆਗਿਆ ਕਾ ਪਾਲਣ ਕਰਨਾ ਹੈ ਆਪਨੇ ਮਾਂ ਬਾਪ ਕੀ ਇੱਜ਼ਤ ਕਰਨੀ ਹੈ ਕਿ ਐਸਾ ਨਹੀਂ ਹੈ ਕੀ ਆਪ ਉਸਕੋ ਛੋੜ ਦੋ ਜਾਂ ਰਾਤ ਕੋ ਘਰ late ਆਓ ਜਾਂ ਸ਼ਰਾਬ ਪੀਕੇ ਘਰ ਆਓ ਐਵੇਂ ਐਵੇਂ ਨਾ ਸ਼ਰਤਾਂ ਜੀਆਂ ਰੱਖਦੇ ਨੇ ਉਹ ਤਾਂ ਮਤਲਬ ਮੁੰਡਾ ਫੇਰ ਫੇਰੇ ਲੈਕੇ ਕਹਿ ਜਾਂਦਾ ਹੈ ਬੀ ਹਾਂਜੀ ਮੈਨੂੰ ਇਹ ਸ਼ਰਤ ਵੀ ਮਨਜੂਰ ਹੈ ਇਹ ਸ਼ਰਤ ਵੀ ਮਨਜੂਰ ਹੈ ਹਨਾ ਪੰਜ ਸੱਤ ਸ਼ਰਤਾ ਰੱਖਵਾਉਂਦੇ ਨੇ ਇਸੇ ਤਰ੍ਹਾਂ ਹੀ ਕੁੜੀ ਨੂੰ ਵੀ ਰੱਖਵਾਉਂਦੇ ਨੇ ਸੁਣੀਆਂ ਤੁਸੀਂ ਕਦੇ ਇਹ ਨਹੀਂ ਸਾਡੇ ਤਾਂ ਬੱਸ ਗੁਰੂ ਸਾਹਿਬ ਨੇ ਇੱਕ ਰੀਤ ਚਲਾਈ ਹੈ ਵੀ ਪਹਿਲੀ ਲਾਂਵ ਦੇ ਵਿੱਚ ਉਹੀ ਜਿਵੇਂ ਤੁਸੀਂ ਕਹਿੰਦੇ ਹੋ ਪਤੀ ਪਤੀ ਦੇ ਨਾਲ ਹਮੇਸ਼ਾਂ ਮਿਲਕੇ

ਚਾਰ ਲਾਵਾਂ ਦੇ ਵਿੱਚ ਹੀ ਸਾਰੇ ਵਿਆਹ ਦਾ ਸਾਰ ਆ ਜਾਂਦਾ ਹੈ ਉਹੀ ਮੈਂ ਦੇਖੋ ਲਾਵਾਂ ਵਾਲਾ ਦੇਖਿਆ ਉਹਦੇ ਵਿੱਚ ਵੀ ਇਹੀ ਹੈ ਉਹ ਵਾਕ ਨਿਕਲਦੇ ਨੇ ਜਿਹੜੇ ਉਹ ਵਾਕ ਵੀ ਇਹੀ ਦਰਸਾਉਂਦੇ ਨੇ ਇਹੀ ਦਰਸਾਉਂਦੇ ਨੇ ਕੀ ਜਿਹੜਾ ਪਤੀ ਹੈ ਉਹ ਪ੍ਰਮੇਸ਼ਵਰ ਹੈ ਹਨਾ

ਪਤਨੀ ਹੈਗੀ ਹੈ ਪਤੀ ਨੇ ਉਹਦੀ ਆਗਿਆ ਦਾ ਪਾਲਣ ਕਰਨਾ ਹੈਗਾ ਆਹ ਤਾਂ ਚੀਜ ਇੱਕੋ ਹੀ ਹੈ ਪਰ ਪਤਾ ਨੀ

ਮਤਲਬ ਜਿਹੜਾ ਫੇਰਿਆਂ ਵਾਲਾ ਵਿਆਹ ਸੀ ਮਤਲਬ ਦੋਨੋ ਵਿਆਹ ਤਾਂ ਵਧੀਆਂ ਹੁੰਦੇ ਨੇ but ਮੈਨੂੰ ਨਾ time ਉਹਦੇ ਵਿੱਚ ਘੱਟ ਲੱਗਦਾ ਲਾਵਾਂ ਵਾਲੇ ਚ ਫੇਰੀਆਂ ਵਾਲੇ

ਜਿਆਦਾ ਲੱਗਦਾ ਤੇ ਉਹਦੇ ਵਿੱਚ ਇਹ ਹੁੰਦਾ ਕੀ ਜਿਹੜੀ ਉਹ ਸ਼ਰਤਾਂ ਰੱਖਦਾ ਇੱਕ ਤਾਂ funny type ਜਿਹੀਆਂ ਸ਼ਰਤਾਂ ਹੁੰਦੀਆਂ ਨੇ ਹਾਸਾ ਜਾ

ਜਾਂਦਾ ਕਈ ਵਾਰੀ ਤਾਂ ਕੁੱਝ boys girls ਥੋੜਾ ਜਾ ਆਪਸ ਚ ਉਹ ਕਰਦੇ ਹੈਗੇ ਹੈ ਨਾ ਨਾਲੇ ਉਹ ਵੀ ਬਹੁਤ ਵਧੀਆ ਲੱਗਦਾ ਤੇ ਜਿਵੇਂ ਮਤਲਬ ਸ਼ਰਤਾਂ ਰੱਖੇ ਗੀਆਂ ਉਸ ਤੋਂ ਬਾਅਦ ਲੜਕਾ ਲੜਕੀ ਉੱਥੋਂ ਉਠਾਂਦੇ ਨੇ ਫੇਰ ਫੇਰੇ ਸ਼ੁਰੂ ਹੋ ਜਾਂਦੇ ਨੇ ਸੱਤ ਫੇਰੇ ਲੈਂਦੇ ਨੇ ਇਹ ਹਨਾ

ਉਹਨਾ ਨੇ ਜਦੋਂ ਸੱਤ ਗੇੜੇ ਕੱਢ ਲਏ ਤੇ ਉਹਦੇ ਵਿੱਚ ਕੀ ਹੋਊਗਾ ਸੱਤ ਗੇੜਿਆਂ ਤੋਂ ਬਾਅਦ ਨਾ ਮਤਲਬ ਪੰਡਿਤ ਜੀ ਦੇ ਪੈਰਾ ਹੱਥ ਲਗਾਨਗੇ ਦੋਨੋਂ ਜਿਹੜੇ ਦੁਲਹਾ ਦੁਲਹਨ

ਫੇਰ ਉਹ ਆਪਨੇ parents ਦੇ ਲਗਾਨਗੇ

ਉਸ ਤੋਂ ਬਾਅਦ ਫੇਰ ਉਹ ਆਪਨੇ ਉਹ ਉਹਨਾਂ ਦੇ ਫੇਰ ਕੁੜੀ ਦੇ parents ਦੇ ਲਗਾਨਗੇ ਮਤਲਬ ਜਿੰਨੇ ਵੀ ਸਾਡੇ ਉੱਥੇ senior relative ਖੜੇ ਹੁੰਦੇ ਨੇ ਆਪਾਂ ਸਾਰਿਆਂ ਦੇ ਪੈਰਾਂ ਹੱਥ ਲਾਉਂਦੇ ਹਾਂ ਫੇਰ ਉਹ ਸਾਨੂੰ ਸ਼ਗਨ ਦਿੰਦੇ ਨੇ ਪੈਸੇ ਦਿੰਦੇ ਨੇ

ਕੇ ਹਾਂਜੀ ਹਾਂ ਫੇਰ ਜਿਵੇਂ ਮਤਲਬ ਆਪਾਂ ਨੂੰ ਪਤਾ ਵੀ ਆਪਣੀ ਕੁੜੀ ਦੀ ਵਿਦਾਈ ਆਉਣ ਵਾਲੀ ਹੈਗੀ ਹੈ ਫਿਰ ਵਿਦਾਈ ਦਾ ਗੀਤ ਗਾਇਆ ਜਾਂਦਾ

ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਘਰ ਚੱਲੀਆਂ ਸਰਦਾਰੀ ਇੱਦਾਂ ਦੇ

ਵੀ ਗਾਏ ਜਾਂਦੇ ਨੇ ਹਨਾ ਇਸ ਚ ਜੀ ਫੇਰ ਫੇਰ boys ਤੇ girls ਦੀ ਜਿਵੇਂ ribbon ਕਟਾਈ ਦੀ ਰਸ਼ਮ ਵੀ ਹੁੰਦੀ ਹੈ ਤੁਹਾਡੇ

ਉਵੇਂ ਸਾਡੇ ਮਿਲਣੀ ਹੁੰਦੀ ਹੈ ਮਤਲਬ ਜਦੋਂ ਅਹ

ਹਾਂਜੀ ਜਿਹੜੀ ਬਾਰਾਤ

ਜਿੰਹਨੂ ਅਸੀਂ ਕਹਿੰਦੇ ਹਾਂ ਆਪਨੇ ਸੰਗੀ ਸਾਥੀਆਂ ਨੂੰ ਲੈਕੇ ਪਹਿਲੇ ਮਿਲਣੀਆ ਕਰਦੇ ਐ ਮਹਾਰਾਜ ਦੇ ਹਜੂਰੀ ਚ ਪਹਿਲੇ ਅਰਦਾਸ ਹੁੰਦੀ ਹੈ ਸਭ ਤੋਂ ਪਹਿਲੇ ਉਸ ਤੋਂ ਬਾਅਦ

ਕਰਨ ਲੱਗੇ ਆ ਵੀ ਵਾਹਿਗੁਰੂ ਜੀ ਤੁਸੀਂ ਸਹਾਈ ਹੋਏਓ

ਮਿਲਣੀਆਂ ਕਰਦੇ ਆਂ ਜਿਵੇਂ ਵੱਡੇ ਹੁੰਦੇ ਨੇ ਬਜੁਰਗ ਪਿਤਾ ਹੁੰਦਾ ਹੈ ਲੜਕੀ ਦਾ ਮਾਮਾ

ਹਾਂਜੀ ਤੇ same ਇੱਧਰੋ ਵੀ ਲੜਕੀ ਦਾ ਮਾਮਾ ਉੱਧਰੋ ਵੀ ਲੜਕੇ ਦਾ ਮਾਮਾ

ਚ ਇਹ ਮਿਲਣੀ ਚ ਕੀ ਕੁੱਝ ਦਿੰਦੇ ਐ ਮਤਲਬ ਮੈਨੂੰ ਲੱਗਦਾ ਕੁੱਝ

ਮਿਲਣੀਆਂ ਤੇ ਆਪਾਂ ਕਹਿਦੀਏ ਵੀ ਇੱਕ ਪਿਆਰ ਹੈ ਇੱਕ ਦੁੱਜੇ ਨੂੰ ਸਾਂਝਾ ਕਰਨ ਦਾ

ਬੱਸ ਕਈ ਲੋਕੀ ਕੰਬਲੀ ਨਾਲ ਦੇ ਦਿੰਦੇ ਨੇ ਕਈ ਕੰਬਲ ਨਾਲ ਦੇ ਦਿੰਦੇ ਨੇ ਇੱਦਾਂ ਮਿਲਣੀਆਂ

ਵਿਆਹੀ ਹੋ ਜਾਂਦੀ ਵੀ ਅਸੀਂ ਪਹੁੰਚੇ ਤੇ ਉੱਥੇ ਜਾ

ਤੇ ਉਹਦੇ ਨੂੰ ਮੰਨਿਆ ਵੀ ਅਸੀਂ ਲੜਕੇ ਦਾ ਮਾਮਾ

ਮਿਲਣੀ ਤੋਂ ਬਾਅਦ ਫੇਰ ribbon ਕਟਾਈ ਦੀ ਰਸਮ ਹੁੰਦੀ ਹੈ ਉਸ ਤੋਂ ਬਾਅਦ ਆਪਣਾ

ਨਹੀਂ ribbon ਕਟਾਈ ਦੇ ਵਿੱਚ ਨਾ ਜਿਵੇਂ ਕੁੜੀ ਦੀ ਭੈਣ ਹੈ ਉਹ

ਉਹ ਕਰਦੀ ਹੈ ਆਪਨੇ ਜੀਜੇ ਨੂੰ ਦੁਲਹੇ ਉਹ ਤਿਲਕ

ਏ ਫੇਰ ਉਹ ਸ਼ਗਨ ਸ਼ਗਨ ਮੰਗਦੇ ਨੇ ਹਨਾ

boys girls ਦੋਨੋਂ side ਹੋ ਜਾਂਦੇ ਨੇ ਮਤਲਬ ਇੱਕ side ਲੜਕੇ ਵਾਲੇ ਇੱਕ side ਲੜਕੀ ਵਾਲੇ ਫਿਰ ਉਹ ਆਪਸ ਵਿੱਚ debate ਮਤਲਬ ਪਿਆਰ ਵਾਲੀ ਜਿਵੇਂ ਲਗਾਲੋ ਉਹ ਕਰਦੇ ਏ

ਜਿਵੇਂ ਹੁਣ ਅਹ ਕੀ ਹੁੰਦਾ ਬਰਾਤਾਂ ਅਕ ਅਕਸਰ late ਹੋ ਜਾਂਦੀਆਂ ਨੇ time ਤੇ ਨਹੀਂ ਪਹੁੰਚ ਦੀਆਂ

ਜਦੋਂ ਫੇਰ ribbon ਕਟਾਈ ਕਰਦੇ ਏ

ਬਾਅਦ ਫੇਰ ਉਹ ਮਤਲਬ ਸ਼ਗਨ ਨਾਲ ਦੀ ਨਾਲ ਦੇ ਦਿੰਦੇ ਨੇ ਕੇ ਵੀ ribbon ਕੱਟਦਾ ਪਹਿਲਾਂ ਹਨਾ ਪਹਿਲਾਂ ਉਹ ribbon

ਸ਼ਗਨ ਦੇ ਦਿੰਦੇ ਨੇ ਲੜਕੇ ਵਾਲੇ

ਕਰਾਂਦੇ ਨੇ i think ਹਾਂ ਮੂੰਹ ਮਿੱਠਾ ਕਰਾਕੇ ਹਨਾ ਤੇ seized ਪਿੱਛੇ ਵੀ ਥੋੜੀ debate ਜਿਹੀ ਹੁੰਦੀ ਹੈ ਉਹਨਾ ਦੀ ਆਪਸ ਵਿੱਚ ਵੀ ਤੁਸੀਂ ਆਪਣੀ ਕੈਂਚੀ ਲੈਕੇ ਆਉਣੀ ਸੀ ਹਨਾ ਇਸ ਤਰ੍ਹਾਂ ਮੁੰਡੇ ਵਾਲੇ ਵੀ ਫੇਰ ਬੋਲੀ ਪਾਂਦੇ ਨੇ ਹਨਾ ਕੈਂਚੀ ਕੁੰਚੀ ਤੇ ਵੀ ਫੇਰ ਫੇਰ ਕੁੜੀਆਂ ਕੁੜੀ ਵਾਲੇ ਵੀ ਬੋਲੀ ਪਾਉਂਦੇ ਨੇ ਹਨਾ

ਇਸਦਾ ਮਤਲਬ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ ਸਾਡੇ ਸਾਰਿਆਂ ਵੱਲੋ ਜੀ ਆਈਆਂ ਨੂੰ ਇੱਕ ਜਿਵੇਂ welcome song ਪੰਜਾਬੀ ਦੇ ਵਿੱਚ ਉਹ ਗਾਉਂਦੀਆਂ ਨੇ ਕੁੜੀ ਵਾਲੀਆਂ ਸਾਰਿਆਂ ਜਿਹੜੀਆਂ girls ਇੱਕਠੇ ਹੁੰਦੀਆਂ ਨੇ ਹਨਾ ਫੇਰ ਜਿਵੇਂ stag ਤੇ ਚਲੇ ਗਏ ਜੈ ਮਾਲਾ ਰਸਮ ਹੋ ਗਈ ਮਤਲਬ

ਜੋ ਮਤਲਬ ਹਿੰਦੂ families ਦੇ ਵਿਆਹ ਨੇ ਫੇਰ ਜੈ ਮਾਲਾ ਰਸ਼ਮ ਹੁੰਦੀ ਹੈ ਫੇਰ ਜੈ ਮਾਲਾ ਪਾਉਂਦੇ ਨੇ ਹਨਾ ਫੇਰ ਕਈ ਵਾਰੀ ਤਾਂ ਨਾ ਪਹਿਲਾਂ ਮਤਲਬ ਜੋ ਮੈਨੂੰ ਯਾਦ ਹੈ ਮੈਂ ਜਦੋਂ ਪਹਿਲਾ ਵਿਆਹ ਮਤਲਬ ਅਸੀਂ ਜਾਣਾ ਦੇਖਣਾ ਤੇ ਮੁੰਡਾ ਨਾ ਉੱਚਾ ਹੋ ਜਾਂਦਾ ਸੀ ਜਦੋਂ ਜੈ ਮਾਲਾ ਪੈਂਦੀ ਸੀ ਆਪਨੇ ਸਿਰ ਨੂੰ ਨਾ ਉੱਪਰ ਚੁੱਕ ਲੈਂਦਾ ਸੀ ਥੋੜਾ ਮਤਲਬ ਵੀ proud feel ਕਰਨਾ ਮੈਂ ਮੁੰਡਾ ਵੀ ਮਤਲਬ ਮੁੰਡੇ ਵਾਲੀਆਂ ਦੀ ਬਾਰਾਤ ਆਈ ਹੈ ego type ਜਾ ਜਿਵੇਂ ਉਹਨੂੰ ਕਿਹ ਦਿੰਦੇ ਸੀ ਕਈਆਂ ਨੂੰ ਸ਼ੋਂਕ ਹੁੰਦਾ ਸੀ ਕਈ ego ਦੇ ਨਾਲ ਉੱਚੇ ਹੁੰਦੇ ਸੀ ਵੀ ਦੇਖਾ ਮੇਰੀ ਘਰਵਾਲੀ ਮੈਨੂੰ ਜੈ ਮਾਲਾ ਪਾਦੁਗੀ ਜੇ ਮੈਂ ਉੱਚਾ ਹੋ ਗਿਆ ਤਾਂ

hello hello hello hello ਹਾਂ

ਹਾਂਜੀ mam ਮੈਂ byju's ਦੀ mentor ਬੋਲ ਰਹੀ ਹਾਂ ਤੁਸੀਂ call ਕੀਤਾ ਸੀ mentor help line ਤੇ ਮੈਂ ਤੁਹਾਡੀ ਕੀ ਮਦਦ ਕ਼ਰ ਸਕਦੀ ਆ ਹਾਂਜੀ mam ਇੱਕ call ਕੀਤਾ ਸੀ actually ਮੇਰਾ ਬੇਟਾ ਤੁਹਾਡੇ ਨਾਲ enrolled ਏ ਅਸ ਜਗਰਾਜ ਸਿੰਘ ਉਹਦਾ ਨਾਮ ਏ even forth grade at the moment ਤੇ ਉਹਦੇ ਨਾਲ ਪਹਿਲਾਂ third grade ਵਿੱਚ ਬੀ ਤੁਹਾਡੇ ਕੋਲ ਹੈਗਾ ਸੀ ਸੋ ਹੁਣ ਜਦੋ ਦਾ ਉਹਦਾ next class ਵਿੱਚ ਹੋਇਆ ਤੇ ਮੈਂ upgrade ਕਰਾਇਆ next class ਵਾਸਤੇ ਉਹਦੇ ਵਿੱਚ ਮੈਨੂੰ ਬਹੁਤ issues ਆ ਰਹੇ ਨੇ ਤੇ ਉਹਦੇ ਕਰਕੇ ਮੈਂ phone ਕੀਤਾ ਸੀ ਠੀਕ ਆ ਅੱਛਾ mam ਤੁਸੀਂ ਮੈਨੂੰ ਇਹ ਦੱਸ ਸਕਦੇ ਓ ਤੁਹਾਨੂੰ ਕੀ issue ਆ ਰਹੇ ਨੇ

ਤੇ ਉਹਦੇ ਵਿੱਚ please help ਕਰ ਦਿਉ actually ਮੈਂ ਇੱਕ module ਦਾ check ਕੀਤਾ ਉਸਦਾ ਇਹ ਤਰ੍ਹਾਂ ਹੋਇਆ ਫੇਰ ਉਸ ਤੋਂ ਬਾਅਦ ਮੈਂ ਕਿਹਾ ਚਲ may be ਕੋਈ ਦਿਕ ਇਹਦੇ ਵਿੱਚ problem ਹੋਏਗੀ ਫੇਰ ਉਸ ਤੋਂ ਬਾਅਦ ਮੈਂ ਦੂਜਾ ਵਾਲਾ ਖੋਲਿਆ ਉਹਦੇ ਵਿੱਚ ਵੀ ਇਹੀ ਸੀ so ਹੁਣ ਮਤਲਬ ਤਿੰਨ ਚਾਰ ਖੋਲੇ ਨੇ ਹਰ ਇੱਕ ਵਿੱਚ ਇਹੀ issue ਆ ਰਿਹਾ

okay ਅਹ

ਹਾਂਜੀ ਜਿਸ number ਤੋਂ ਮੈਂ ਤੁਹਾਨੂੰ call ਕਰ ਰਹੀ ਆ double nine two zero one eight five six seven eight ਜੀ mam ਇੱਕ second ਮੈਂ number ਡਾਲ ਕੇ check ਕਰਦੀ ਆ ਇਹਦੇ ਵਿੱਚ ਦਿਖ ਰਿਹਾ ਹੈ ਅਹ ਹਰ ਅਹ ਜਗਰਾਜ ਜਗਰਾਜ ਸਿੰਘ ਦੇ ਨਾਮ ਤੋਂ ਅਹ ਹਰਮਨ ਦੇ ਨਾਮ ਤੋਂ ਹੈਗਾ ਏ ਇਹਦਾ ਤੇ ਤੁਹਾਡੇ ਬੇਟੇ ਦਾ ਨਾਮ ਏ ਜਗਰਾਜ ਸਿੰਘ

grade ਹਾਂਜੀ ਤੇ mam grade forth ਦਿਖਾ ਰਿਹਾ ਵੇ

ਹਾਂਜੀ ਹਰ module ਦੇ ਵਿੱਚ ਇਹੀ problem ਆ ਰਹੀ ਏ ਕੀ first chapter ਖੁੱਲਦਾ ਪਿਆ ਏ but ਉਸ ਤੋਂ ਬਾਅਦ next chapter ਨਹੀਂ ਖੁੱਲ ਰਿਹਾ ਅੱਛਾ mam ਤੁਹਾਡੇ ਕੋਲ ਤੁਹਾਡਾ tablet ਹੈਗਾ ਹਾਂਜੀ ਮੇਰੇ ਕੋਲ ਈ ਏ mam ਤੁਸੀਂ tablet on ਕਰ ਰੱਖਿਆ

"ਠੀਕ ਏ mam ਤੁਸੀਂ ਇਹਦੀ APP ਵਿੱਚ ਜਾਉ byju""s APP ਜਿਹੜਾ ਤੁਹਾਡਾ download ਹੋਇਆ ਪਿਆ"

ਹਾਂਜੀ mam ਤੁਹਾਨੂੰ APP ਖੋਲਣਾ ਨਹੀਂ ਏ APP ਤੇ ਜਾ ਕੇ ਉਹਦੇ ਉੱਤੇ ਅਹ ਕਾਫੀ ਦੇਰ click ਕਰ ਕੇ ਰੱਖੋ ਤੇ ਉਸਨੂੰ ਤੁਸੀਂ ਉੱਥੋ delete ਕਰ ਦਿਉ ਅੱਛਾ delete ਕਰ ਦੇਵਾ ਇੱਕ second ਫੇਰ

ਕਰਕੇ and delete ਹਾਂ ਜੀ delete ਹੋ ਗਿਆ mam okay madam ਤੁਹਾਨੂੰ ਹੁਣ ਇਹਦੇ setting ਵਿੱਚ ਜਾਣਾ ਪਏਗਾ ਅਹ tablet ਦੇ setting ਵਿੱਚ

ਹਮ okay ਹਾਂਜੀ ਖੁੱਲ ਗਿਆ ਜੀ mam ਤੁਹਾਨੂੰ setting ਦੇ ਵਿੱਚ internal storage or SD storage ਆ ਰਿਹਾ ਹੋਏਗਾ

ਜੀ mam ਤੁਸੀਂ SD storage ਨੂੰ click ਕਰੋ ਅਹ ਜੀ ਹਾਂਜੀ ਤੇ mam SD storage ਜਾ ਕੇ ਤੁਹਾਨੂੰ bijou's JTL ਅਹ ਤੇ ਦੇ ਨਾਮ ਤੋਂ ਇੱਕ APP ਦਿਖੇਗਾ ਹਮ ਹਾਂਜੀ ਠੀਕ ਏ mam ਤੁਸੀਂ ਉਸ ਤੇ click ਕਰਕੇ ਉਹਨੂੰ install ਕਰਲੋ ਇਹ ਮੇਰੇ ਖਿਆਲ ਨਾਲ ਦੱਸ ਮਿੰਟ ਦਾ process ਏ ਇੱਕ minute mam mam please ਤਸੀ line ਤੇ ਹੀ ਰਹੋਗੇ ਕਿਉਂਕਿ ਨਾ ਇਹ ਮੈਂ ਪਹਿਲਾਂ ਵੀ customer care ਨੂੰ call ਕਰ ਚੁੱਕੀ ਆ ਤੇ ਉਹਨਾ ਨੇ ਮੈਨੂੰ almost similar ਦੱਸਿਆ ਸੀ but ਉਹ ਹੋ ਨਹੀਂ ਰਿਹਾ ਸੀ ਬਹੁਤ ਜਿਆਦਾ ਦਿੱਕਤ ਆ ਰਹੀ ਅਗਰ ਤੁਸੀਂ mind ਨਾ ਕਰੋ ਤੁਸੀਂ please line ਤੇ ਰਹੋਗੇ ਤੇ ਮੈਨੂੰ ਨਾਲ ਨਾਲ ਕਰਾ ਦਿਉ ਕਿਉਂਕਿ ਬਾਰ ਬਾਰ ਬਾਰ ਬਾਰ customer care ਚ call ਕਰਨਾ ਵੀ ਫ਼ਿਰ ਬਹੁਤ ਦਿੱਕਤ ਹੋ ਜਾਂਦੀ ਏ ਜੀ mam ਕੋਈ ਗੱਲ ਨੀ ਮੈਂ line ਬਣੀ ਰਹਾਗੀ ਤੁਸੀਂ ਆਰਾਮ ਨਾਲ install ਕਰਲੋ